ਛੱਡ ਕੇ ਆਨਾ ਪੈ ਰਿਹਾ ਹੈ ਤਾਂ ਅੱਖਾਂ ਚੋ ਹੰਝੁ ਨਹੀਂ ਰੁਕੇ ਮੇਰੇ ਕੀ ਉਹਨੂੰ ਕਿਵੇਂ

ਹਾਂਜੀ ਇਹੀ ਸੀ ਮੇਰਾ ਵੀ ਰੀਤਿਕਾ madam ਦੇਖੋ ਮੈਂ ਨਾ ਉਹਨੂੰ ਘਰੇ ਨਹੀ ਛੱਡ ਸਕੀ ਹਨਾ ਜਿਵੇਂ feed ਤਾਂ ਅਸੀਂ ਲਗਾਈ ਨਹੀਂ ਤੇ ਮੈ ਉਹਨੂੰ ਨਾਲ ਲੈਕੇ ਆਉਨੀ ਆ ਸਕੂਲ ਹਾਂਜੀ ਹਾਂਜੀ ਜੀ

ਥੋੜਾ time ਹੁੰਦਾ ਕਿ ਆਪਾਂ ਉਹਨੂੰ ਨਹੀਂ ਸੰਭਾਲ ਪਾ ਰਹੇ ਜਦ ਕੀ ਇਹ ਹੈ ਕੀ

ਬੱਚਿਆ ਨੂੰ ਵੀ ਪੜ੍ਹਾਣਾ ਹੁੰਦਾ ਹੈ ਸਾਰਾ ਕੁੱਝ ਆਪਾਂ ਨੂੰ ਕਰਨਾ ਪੈਂਦਾ ਇਹਦੇ ਚ

ਕੁੱਝ manage ਵੀ ਕਰਦੇ ਹੈ ਕੁੱਝ coprate ਕਰਦੇ ਨੇ ਕੁੱਝ ਨਹੀਂ ਕਰ ਪਾਂਦੇ ਕੀ ਤੁਸੀਂ

ਆਪਾਂ ਬੱਚਿਆ ਨੂੰ ਸਕੂਲ ਆਂਦੇ ਹਾਂ ਤਾਂ ਆਪਾਂ ਨੂੰ ਪੜ੍ਹਾਣਾ ਵੀ ਬਹੁਤ ਜਰੂਰੀ ਹੈਗਾ ਬਹੁਤ ਜਰੂਰੀ ਹੈਗਾ

ਜਦੋ relaxation ਮਿਲਦੀ ਹੈ ਤਾਂ ਚਲੋ ਤੁਸੀਂ ਕੋਈ ਸਕੂਲ ਵਿੱਚ function ਹੈ ਜਾਂ ਕੁੱਝ ਹੈ ਚਲੋ ਇੱਕ ਅੱਧਾ ਦਿਨ ਬੱਚੇ ਨੂੰ ਜਰੂਰ ਲੈਕੇ ਆਓ ਸਾਨੂੰ

ਨੇ ਤਾਂ ਪਹਿਲੇ ਦਿਨ ਹੀ ਆਕੇ ਕਿਹਾ ਸੀ ਮੈਂ ਕਿਹਾ sir ਮੈਂ ਨਾ ਬੇਟੀ ਨੂੰ ਨਾਲ ਲੈਕੇ ਆਇਆ ਕਰੂੰਗੀ

ਕੋਈ ਗੱਲ ਨਹੀਂ mam ਤੁਸੀਂ ਨਾ maid ਰੱਖ ਲਿਓ ਨਾਲ

ਹੁੰਦੀ ਆ ਜਾਂ ਜਦੋਂ ਮੇਰਾfree period ਹੁੰਦਾ ਏ

ਕਿਵੇਂ ਹੈ ਹੁਣ ਉਹ ਵੱਡੀ ਹੋ ਰਹੀ ਹੈ ਕਿਵੇਂ ਕਿਵੇਂ ਇਹ ਐਵੇਂ ਲੱਗਦਾ ਇਹ ਕੀ ਬੱਸ ਬੱਸ ਐਵੇਂ ਹੀ ਰੁੱਕ ਜਾਏ ਇੰਨੀ ਕ ਰਹਿ ਜਾਵੇ

ਬੱਚਾ ਹੀ ਰਹਿ ਜੇ ਜਿਹੜਾ ਸਾਡੇ close ਰਵੇ

ਹੁੰਦੇ ਜਾਂਦੇ ਹੈ mummy papa ਨੂੰ ਘੱਟ time ਦੇ ਪਾਂਦੇ ਹੈ ਆਪਾਂ ਨੂੰ ਹੁਣ ਲੋੜ ਹੈਗੀ ਕੀ ਆਪਾਂ ਜਿਆਦਾ ਤੋਂ ਜਿਆਦਾ time ਦਈਏ ਉਹਨਾ ਨੂੰ

ਹਾਂਜੀ ਹਾਂਜੀ ਟਾਇਮ ਤੇ ਤੁਹਾਡੇ ਇਵੇਂ ਹਾ ਹੇਨਾ ਪਤਾ ਕੀ ਇਹ ਹੁੰਦਾ ਹੈ ਵੀ ਇਹਨੂੰ ਘਰੇ ਛੱਡ ਕੇ ਆਈਏ ਪਤਾ ਨਹੀਂ ਪਿੱਛੋ ਖਵਾਉਣਗੇ ਪਿਆਉਣਗੇ ਕੀ ਕਰਦੀ ਹੋਊਗੀ ਕੀ ਨਹੀਂ ਹੁਣ ਆਪਣੇ ਸਾਹਮਣੇ ਏ

ਸਾਰਾ ਦਿਨ ਐਵੇਂ ਹੀ ਹੁੰਦਾ ਹੈ ਕੀ ਪਤਾ ਨਹੀਂ ਉਹਨੇ ਕੁੱਝ ਖਾਇਆ ਹੋਵੇਗਾ ਜਾਂ ਨਹੀਂ

ਹੁਣ ਦੇਖੋ ਤੁਹਾਡਾ ਅਲੱਗ ਤੁਹਾਡੇ ਨਾਲ ਅਲੱਗ ਹੋ ਰਹੀ ਹੈ ਮੇਰੇ ਨਾਲ ਅਲੱਗ ਤੁਸੀਂ ਘਰੇ ਛੱਡ ਕੇ ਆ ਰਹੇ ਹੋ ਮੈਂ ਨਾਲ ਲੈ

month ਤੋਂ ਹੁਣ sixth month ਦੀ ਹੋ ਗਈ ਤੁਹਾਡੀ seventh ਤੇ ਲੱਗ ਗਈ

ਆਲੂ ਆਲੂ ਉਵਾਲ ਕੇ ਦੇਤੇ ਹਨਾ ah ਤੇ

ਦੇ ਤੀ ਪਰੋਂਠੀ ਬਣਾਤੀ ਦਾਲ ਦਲੀਆ

ਵਗੈਰਾ ਥੋੜਾ ਥੋੜਾ ਨਾ ਖਾਣ ਲੱਗ ਜੇ ਫਿਹਲਾਲ ਤਾਂ ਹੁਣ ਖਾਣ ਲੱਗ ਗਈ ਵਧੀਆ

ਇਹ ਨਾਲ ਲੈਕੇ ਆਉਗੀ

ਨਾਲ ਲੈਕੇ ਜਾਓਗੇ ਨਾਲ ਫ਼ਿਰ ਬਣੀ ਨਹੀਂ ਗੱਲ ਨਹੀਂ ਨਹੀਂ mam ਉਹ ਠੀਕ ਹੈ ਘਰ ਦੀ ਆਦਤ ਪਾਈ ਹੈ ਉਹਦੀ ਦਾਦੀ ਜੀ ਹੈਗੇ ਏ ਪਿੱਛੋ ਉਹਦੀ ਭੂਆ ਜੀ ਹੈਗੇ ਨੇ ਕੀ ਉਹ ਸ਼ਾਇਦ ਉਹਨਾ ਕੋਲ ਰਿਹਲੇਗੀ ਤੇ

ਅੱਛਾ ਇਹ ਕੀ ਕਰ ਰਿਹਾ ਜਿਹੜੀ ਪਰਵਰਿਸ਼ ਹੋ ਪਾਂਦੀ ਹੈ ਉਹ ਸਕੂਲ time ਆਪਾਂ ਨਹੀਂ ਕਰ ਪਾਂਦੇ ਇਸ ਲਈ ਆਪਾਂ

ਕੀ ਘਰੇ ਛੱਡੋ ਤਾਂ ਜਿਆਦਾ ਅੱਛਾ ਹੈਗਾ ਏ ਬੱਚੇ ਨੂੰ

ਰਿੱਤਿਕਾ madam ਇਹ ਲੱਗਦਾ ਨਾ ਆਪਾਂ ਨੂੰ ਸਾਲ ਦੀ ਛੁੱਟੀ ਮਿਲਨੀ ਚਾਹੀਦੀ ਏ

ਹਾਂਜੀ ਹਾਂਜੀ ਕੀ ਆ ਹਜੇ ਤੱਕ ਤਾਂ ਉਹ ਬਹੁਤ ਹੀ ਛੋਟਾ ਬੱਚਾ ਹੁੰਦਾ ਛੇ ਮਹੀਨੇ ਦੇ

ਅੰਦਰ ਬਹੁਤ ਛੋਟਾ ਬੱਚਾ ਰਹਿ ਜਾਂਦਾ ਉਹਨੂੰ ਆਪਾਂ ਕਿਵੇਂ ਸੰਭਾਲੀਏ ਤੇ ਇੱਕ ਦਮ ਹੀ ਛੇ ਮਹੀਨੇ ਬਾਅਦ ਉਹਨੂੰ ਇੱਕ ਦਮ ਛੇ ਮਹੀਨੇ ਕੋਲ ਰੱਖਦਿਆਂ ਉਸ ਤੋਂ ਬਾਅਦ ਇੱਕ ਦਮ ਉਹਨੂੰ ਦੂਰ ਕਰਨਾ ਪੈਂਦਾ

ਨਿੱਕਲ ਜਾਂਦਾ ਹੈ ਆਕੇ ਹਨਾ ਉਹ ਥੋੜਾ feel

ਘਰੇ ਛੇ ਮਹੀਨੇ ਰਹੇ ਆਂ ਉਦੋਂ ਤਾਂ time ਦਾ ਐਵੇਂ ਹੁੰਦਾ ਸੀਗਾ ਸਮੇਂ ਦਾ ਪਤਾ ਨਹੀ ਲੱਗਦਾ ਸੀ ਉਦੋਂ ਦਿਨ ਵੀ ਵੱਡੇ ਵੱਡੇ ਲੱਗਦੇ ਸੀ ਕੀ ਪੂਰਾ ਦਿਨ ਬੱਚੇ ਨੂੰ ਦੇ ਰਹੇ ਆਂ ਹੁਣ ਸਕੂਲ ਆ ਰਹੇ

ਤੇ ਮੇ ਕਹਿੰਦੀ ਸੀ ਨਹੀਂ mamma ਬਹੁਤ time ਪਿਆ ਛੇ ਮਹੀਨੇ ਬਹੁਤ ਹੁੰਦੇ ਏ

ਕੋਈ ਗੱਲ ਨਹੀਂ feeder ਲਗਾਦਾਂਗੇ ਹੁਣ ਲਗਾਦਾਂਗੇ time ਨਿਕਲਣ ਚ

ਹਾਂਜੀ ਹਾਂਜੀ feeder ਲਗਾਇਆ ਵੀ ਸੀਗਾ ਮੈਂ ਵੀ ਐਵੇਂ ਹੀ ਸੋਚਿਆ ਸੀ ਕੀ ਹਜੇ ਨਹੀਂ ਕੀ ਮਾਂ ਮਾਂ ਦਾ ਦੁੱਧ ਹੀ ਸਭ ਤੋਂ ਵਧੀਆ ਹੁੰਦਾ ਹੈ ਕੀ ਉਹ ਦੇਣਾ

ਪਰ skill like ਬੱਚਾ ਉਹ ਨੀ ਕਮਜੋਰ ਹੋ ਜਾਂਦਾ ਹੈਂ ਆਪਾ ਵੀ ਬੱਚੇ ਲਈ ਉਹ

ਕੀ ਹਜੇ ਵੀ ਉਹ ਪਤਲੀ ਪਤਲੀ ਹੈ ਹਜੇ ਵੀ ਉਹਦੀ

ਹਾਂਜੀ ਹਾਂਜੀ ਮੈਂ feeder ਨਹੀਂ ਲਾਈ ਹੁਣ ਆਪਣਾ ਹੀ ਦੁੱਧ ਦੇ ਰਹੀ ਸੀ ਹੁਣ ਉਹਨੂੰ ਆਦਤ ਪੈ ਗਈ ਏ feeder ਲਗਾਂਦੀ ਨਹੀ ਹੁਣ ਬੱਚਾ ਔਖਾ ਹੋਇਆ ਪਿਆ ਘਰੇ ਹੁਣ ਮੈਂ

ਕਦੀ biscuit ਦੇਤੇ ਕਦੀ ਉਹ ਬੱਚੇ ਆ madam ਮੈਂ ਨਾ ਹਨਾ ਸਾਰਿਆਂ objective ਮਿਲਦੀਆਂ ਹੁੰਦੀਆਂ ਬੇਟੇ ਆਜਾ ਆਹ ਚੀਜ਼ ਤੈਨੂੰ ਦੇਨੇ ਆਂ ਆਹ ਦੇਨੀ ਖਾਂਦੀ ਰਹਿੰਦੀ ਹੈ ਜਲਦੀ

ਹੁਣ ਮੈਂ ਇਹਨੂੰ ਇੱਕ ਦਿਨ ਲੈਕੇ ਆਈ ਇਹਨੇ ਕੁੱਝ ਖਾਇਆ ਪੀਆ ਨਹੀਂ ਕਿਉਂਕਿ atmosphere change ਹੋ ਜਾਂਦਾ ਬੱਚੇ ਦਾ ਹੁਣ ਇਹ

ah ਨਹੀਂ ਨਹੀਂ ਅੱਜ ਨਹੀਂ ਲੈਕੇ ਗਈ ਇੱਕ ਦਿਨ ਵਿੱਚੋ ਲੈਕੇ

ਵਾਸਤੇ ਲੈਕੇ ਆਈ ਸੀ ਤੇ ਉਦੋਂ ਉਹਨੇ ਕੁੱਝ ਨੀ ਖਾਇਆ ਹੁਣ ਦਾਦੀ ਕੋਲ ਘਰ ਰਹਿੰਦੀ ਏ ਤਾਂ ਕੀ ਨਾਮ ਹੈ ਦਲੀਆ ਵੀ ਖਾ ਲੈਂਦੀ ਹੈ ਦੁੱਧ ਵੀ ਖਾ ਦੁੱਧ ਵੀ ਪੀ ਲੈਂਦੀ ਹੈ ਦਲੀਆ ਖਾ ਲੈਂਦੀ ਹੈ ਦਾਲ ਖਾ ਲਈ ਜਾ ਓਵੇਂ ਖਾ ਲੈਂਦੀ ਏ ਛੇ ਮਹੀਨੇ ਦੇ ਅੰਦਰ ਅੰਦਰ ਤਾਂ ਪਹਿਲਾਂ ਤਾਂ

ਹਾਂਜੀ ਬੱਚੇ ਦੀ ਨੀਂਦ ਪੂਰੀ ਹੋ ਜਾਂਦੀ ਹਨਾ ਇੱਧਰ ਨੀਂਦ ਨਹੀਂ

ਹਾਂ ਮੈਨੂੰ ਕੋਈ ਨਾ ਕੋਈ ਚੱਕੇ ਹਨਾ ਮੈਨੂੰ ਖਿਲਾਵੇ

ਇਵੇਂ ਕਰਦੀ ਰਹਿੰਦੀ ਏ ਖੁਸ਼ ਹੁੰਦੀ ਏ ਸਾਰਿਆਂ ਨੂੰ ਦੇਖ ਕੇ

hm ਛੇ ਮਹੀਨੇ ਦੇ ਅੰਦਰ ਅੰਦਰ ਏਨਾ ਕ time ਹੈਗਾ ਸੀ ਕਿ ਬੱਚੇ ਨੂੰ ਪਤਾ ਹੀ ਨਹੀਂ ਲੱਗਾ ਆਪਾਂ ਨੂੰ ਕਿੰਨਾ ਕ time

ਤੇ ਉਹਨੂੰ ਮਤਲਬ ਖਾਂਸੀ ਜੁਕਾਮ ਵੀ ਜਿਹੜੀ ਤੁਸੀਂ ਉਸਨੂੰ ਦਵਾਈ provide ਕਰਦੇ ਓ ਕੀ ਕਰਦੇ ਓ ਘਰੇਲੂ ਨੁਕਸੇ ਨੁਸਖੇ ਵਰਤਦੇ ਹੋ ਜਾ ਕੀ ਕਰਦੇ ਓ ਇਹ ਥੋੜਾ ਜਾ ਮੈਨੂੰ ਜਾਣਕਾਰੀ ਦਿਓ ਤਾਂਕਿ ਮੈਂ ਵੀ ਸ਼ੁਰੂ ਕਰ ਸਕਾਂ ਅੱਛਾ ਨਹੀ madam ਅਸੀਂ ਤਾਂ ਬਸ ਉਹਨੂੰ ਸ਼ੁਰੂ ਤੋਂ ਹੀ ਜਿਵੇਂ ਮੈਂ ਕਿਤੇ ਜਾਂਦੀ ਸੀ ਉਹਨੂੰ ਭੁੱਖ ਲੱਗਦੀ ਸੀ ਹਨਾ ਕੁੱਝ ਨਾ ਕੁੱਝ ਉਹਨੂੰ ਚਾਹੀਦਾ ਹੁੰਦਾ ਸੀ ਖਾਣ ਲਈ

ਵੀ ਕੰਮ ਕਰਨੇ ਹੁੰਦੇ ਸੀ ਮੈਂ tired ਹੋ ਜਾਂਦੀ ਸੀ ਥੋਨੂੰ ਪਤਾ ਹੀ ਹੈ ਅਸੀਂ ਖੇਤ ਚ ਰਹਿੰਨੇ ਆਂ ਹਨਾ

ਉਹ ਕੰਮ ਵੀ ਨਾਲ ਕਰਦੀ ਆਂ ਕੀ ਇੱਦਾਂ ਨੀ ਤੇ ਇਹਨੂੰ ਇਹ ਹੁੰਦਾ

ਵੀ ਜਦੋਂ ਭੁੱਖ ਲੱਗ ਗਈ ਫੇਰ ਇਹਦੀ ਦਾਦੀ ਹੈ ਇਹਨੂੰ ਕੁੱਝ ਨਾ ਕੁੱਝ ਖਾਣ ਨੂੰ ਦੇ ਦਿੰਦੇ ਆ

ਖਾ ਲੈਂਦੀ ਹੈ ਦਲੀਆ ਵਗੈਰਾ ਬਨਾਤਾ ਉਹ ਖਾ ਲੈਂਦੀ ਏ

ਮੈਂ ਥੋੜਾ ਦੁਰ ਰਹਿਣ ਕਰਕੇ ਨਾ ਇਹ ਜਲਦੀ ਖਾਣਾ ਸਿੱਖ ਗਈ ਏ

ਜਿਹੜੇ ਪੁਰਾਣੇ ਆਪਣੇ ਹੈਗੇ ਨੇ ਬਜੁਰਗ ਉਹ ਕਹਿੰਦੇ ਸੀ ਅਸੀਂ ਆਪਣੇ ਬੱਚਿਆਂ ਨੂੰ starting ਤੋਂ ਹੀ ਤਿੰਨ ਚਾਰ ਮਹੀਨੇ ਦਾ ਹੁੰਦਾ ਸੀ ਅਸੀਂ ਥੋੜਾ ਥੋੜਾ ਖਵਾਉਣਾ ਸ਼ੁਰੂ ਕਰ ਦਿੰਦੇ ਸੀ

ah ਚਾਰ ਪੰਜ ਮਹੀਨੇ ਤੋਂ start ਕਰਤਾ ਸੀ ਖਾਣਾ ਪਿਆਣਾ

ਦੁੱਧ ਨਾਲੋ ਜਿਆਦਾ ਖਾਣਾ ਪੀਣਾ ਉਹਨੂੰ ਅੱਗੇ ਆ ਵੀ ਮੈਂ ਖਾ ਲਾਂ ਹਾਂਜੀ ਹਾਂਜੀ ਮੇਰੀ ਬੇਟੀ ਹੈ ਤਾਂ ਬਿਲਕੁਲ ਪਤਲੀ ਜਿਹੀ ਪਰ ਉਹ ਇੰਨਾ ਕ ਉਹਨੂੰ ਇਵੇਂ ਹੁੰਦਾ ਮੈਂ ਸਾਰਾ ਕੁਝ ਖਾ ਲਵਾਂ ਇਹ fruit ਵੀ ਖਾ ਲਵਾਂ ਇਹ ਵੀ ਖਵਾਦੋ ਆਹ ਵੀ ਖਵਾਦੋ

ਮੈਨੂੰ ਸਾਰਾ ਕੁੱਝ ਹੀ ਖਾਣ ਨੂੰ ਮਿਲੇ

ਐਵੇਂ ਹੋ ਜਾਂਦਾ ਹੈਂ ਹਾਂਜੀ ਪਿੱਛੇ ਬੱਸ ਥੋੜਾ ਜਾ time ਐਸਾ ਹੈਗਾ ਸੀ ਕਿ ਵਿੱਚੋਂ ਕਈ ਵਰ ਬੱਚੇ ਦਾ ਏਵੇਂ ਹੁੰਦਾ ਕਿ ਕਦੇ ਖਾਂਸੀ ਜੁਕਾਮ ਹੁਣ ਵੈਸੇ ਵੀ ਮੋਸਮ ਵੀ ਬਦਲ ਰਿਹਾ ਹੈਗਾ ਉਹਦੇ ਕਰਕੇ ਹੀ ਬੱਚੇ ਨੂੰ ਖਾਂਸੀ ਜੁਕਾਮ ਹੋ ਜਾਂਦਾ